ਦੁਕਾਨ ਹੈ ਦੁਕਾਨ ਦੇ ਉੱਤੇ ਪੋਸਟਰ ਲਗਾਇਆ ਹੈ ਓਹਦੇ ਤੇ ਇੱਕ ਆਦਮੀ ਦੀ ਫੋਟੋ ਹੈ ਔਰ ਊਪਰ ਲਿੱਖਿਆ ਪਟਨਾਂ।

ਇਮਾਰਤ ਬਨ ਰਹੀ ਹੈ ਕਈ ਸਾਰੇ ਇੱਥੇ ਮਿਸਤ੍ਰੀ ਦਿਖਾਈ ਦੇ ਰਹੇਆ।

ਫਿਰ ਇਹਦੇ ਵਿੱਚ ਦੱਸਿਆ ਹੈ ਇੱਥੇ ਇੱਕ ਦੁਕਾਨ ਹੈ।

ਇੱਕ ਕਲਾਸਰੂਮ ਹੈ ਔਰ ਇੱਥੇ ਚੇਅਰਾਂ ਲੱਗੀਆਂ ਟੇਬਲ ਲੱਗਿਆ ਹੈ।

ਔਰ ਤੀਨਾ ਚਾਰ ਆਦਮੀ ਜਿਹੜੇ ਚੇਅਰ ਤੇ ਬੈਠੇ ਆ ਕਈ ਸਾਰੇ ਇਥੇ ਪੋਸਟਰ ਲਗਾਏ ਹੋਏ ਐ।

ਕਈ ਸਾਰੀਆਂ ਇੱਥੇ ਕਾਪੀਆਂ ਪਈਆਂ ਔਰ ਪਾਣੀ ਦੀ ਬੋਟੇਲ ਰੱਖੀ ਹੈ।

ਇੱਕ ਮੰਦਿਰ ਹੈ ਔਰ ਮੂਰਤੀਆਂ ਲੱਗੀਆਂ ਹੋਈਆਂ ਮਾਤਾ ਦੀਆਂ ਕਈ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ।

ਇੱਕ ਬੱਸ ਹੈ ਔਰ ਬੱਸ ਦੇ ਵਿੱਚ ਕਈ ਸਾਰੀਆਂ ਸੀਟਾਂ ਲੱਗਿਆ ਹੋਈ ਆਂ ਹੈ ਬਲੂ ਕਲਰ ਦੀਆਂ।

ਕੁਛ ਯਹਾਂ ਪੇ ਕਾਰ ਦਿਖਾਈ ਦੇ ਰਹੀ ਹੈ ਔਰ ਕਈ ਸਾਰੇ ਯਹਾਂ ਪਰ ਪੇੜ ਪੌਧੇ ਦਿਖਾਏ ਦੇ ਰਹੇ ਹੈਂ।

ਆਦਮੀ ਦਿਖਾਈ ਦੇ ਰਹੇ ਹੈ ਕੁਛ ਲਾਈਟਸ ਲੱਗੀ ਹੋਈ ਐ ਇਥੇ ਪੱਖੇ ਲੱਗੇ ਐ।